ਸਾਹਮਣੇ ਦੀਵਾਰ ਉਪਰ ਇੱਕ ਬੋਰਡ ਦਿਖਾਈ ਦੇ ਰਿਹਾ ਤੇ ਕੁਝ ਬਿਜਲੀ ਦੀਆਂ ਤਾਰਾਂ ਦਿਖਾਈ ਦੇ ਰਹੀਆਂ ਹਨ

ਉਪਰ ਕੁਛ ਕੱਦੂ ਦਿਖਾਈ ਦੇ ਰਹੇ ਹਨ ਕੁਛ ਥਾਲੀਆਂ ਬਾਲਟੀ ਦਿਖਾਈ ਦੇ ਰਹੀ ਹੈ ਬਹੁਤ ਸਾਰੇ ਲਿਫਾਫੇ ਦਿਖਾਈ ਦੇ ਰਹੇ ਹਨ ਕੁਰਸੀ ਦਿਖਾਈ ਦੇ ਰਹੀ ਹੈ ਇੱਕ ਸਾਮਨੇ ਲੱਕੜ ਦੀ ਫੱਟੀ ਦਿਖਾਈ ਦੇ ਰਹੀ ਹੈ।

ਸਾਹਮਣੇ ਇੱਕ ਆ ਤਸਵੀਰ ਦਿਖਾਈ ਦੇ ਰਹੀ ਹੈ ਅ ਕੁੱਛ ਕਾਗਜ ਲੱਗੇ ਵਾਲਪੇਪਰ ਲੱਗੇ ਹੋਏ ਵੀ ਦਿਖਾਈ ਦੇ ਰਹੇ ਹਨ।

ਪਿੱਛੇ ਦੋ ਆਦਮੀ ਖੜੇ ਹਨ ਇਕ ਲੜਕਾ ਹੈਲਮੇਟ ਫੜਿਆ ਹੋਇਆ ਹੈ।

ਸਾਹਮਣੇ ਇੱਕ ਦੁਕਾਨ ਨਜ਼ਰ ਆ ਰਹੀ ਐ ਜਿਸ ਵਿੱਚ ਬਹੁਤ ਸਾਰੇ ਡੱਬੇ ਪਏ ਹੋਏ ਹਨ ਅਤੇ ਪੱਖੇ ਵਾਲੇ ਡੱਬੇ ਨਜ਼ਰ ਆ ਰਹੇ ਹਨ ਪੱਖੇ ਪਏ ਹੋਏ ਹਨ।

ਸਾਹਮਣੇ ਇੱਕ ਸ਼ੌਪ ਨਜ਼ਰ ਆ ਰਹੀ ਹੈ ਇੱਕ ਦੁਕਾਨ ਦਿਖਾਈ ਦੇ ਰਹੀ ਹੈ।

ਸਾਹਮਣੇ ਇੱਕ ਆ ਸਾਹਮਣੇ ਇੱਕ ਗੈਰਜ ਯਾ ਸਟੋਰ ਨਜ਼ਰ ਆ ਰਿਹਾ ਹੈ।

ਸਾਹਮਣੇ ਇੱਕ ਸਟੇਜ ਦਿਖਾਈ ਦੇ ਰਹੀ ਹੈ ਇੱਕ ਸਜਾਵਟ ਨਜਰ ਆ ਰਹੀ ਹੈ ਬੋਹੁਤ ਸਾਰੇ ਬੈਲੂਨ ਲੱਗੇ ਹੋਏ ਦਿਖਾਈ ਦੇ ਰਹੇ ਹਨ।

ਅਤੇ ਮਿੱਟੀ ਦੇ ਢੇਰ ਦਿਖਾਈ ਦੇ ਰਹੇ ਹਨ ਬਜਰੀ ਦੇ ਢੇਰ ਦਿਖਾਈ ਦੇ ਰਹੇ ਹਨ ਕੁਛ ਮਸ਼ੀਨਾਂ ਦਿਖਾਈ ਦੇ ਰਹੀਆਂ ਹਨ ਰੈਡ ਅਤੇ ਸਿਲਵਰ ਕਲਰ ਦੀਆਂ।

ਸਾਹਮਣੇ ਇੱਕ ਗੱਡੀ ਖੜੀ ਦਿਖਾਈ ਦੇ ਰਹੀ ਹੈ ਕੁਛ ਬਿਜਲੀ ਦੀਆਂ ਤਾਰਾਂ ਦਿਖਾਈ ਦੇ ਰਹੀਆਂ ਹਨ।